ਗਈ ਤੇ ਇਹਨੂੰ ਵੀ ਖਾਂਸੀ ਜੁਕਾਮ ਬੁਖਾਰ ਹੋ ਗਿਆ ਸੀ ਮੈਂ ਇਸ ਨੂੰ ਛੁੱਟੀਆਂ ਵੀ ਲੈ ਚੁੱਕੀਆ ਕਾਫੀ ਦਿਨ ਵਾਸਤੇ

ਬੱਚੇ ਕਰਕੇ ਲੈਣੀਆ ਪੈਂਦੀਆਂ ਛੁੱਟੀਆਂ ਆਪਾਂ ਨੂੰ

ਕਦੋਂ ਸਹੀ ਹੋ ਜਾਂਦੇ ਏ ਕਦੋਂ ਬੀਮਾਰ ਹੋ ਜਾਂਦੇ ਏ

ਪਈ ਰਹਿੰਦੀ ਆ ਆਪਣੇ ਬੱਚਿਆਂ ਦੀ ਕੀ ਬੱਚਾ ਠੀਕ ਰਵੇ ਠੀਕ ਰਵੇ ਸਾਨੂੰ ਚਾਹੇ ਕੁੱਝ ਹੋਜੇ

mummy or ਨਾ ਪਹਿਲਾਂ ਕਹਿੰਦੇ medicine ਲੈਲਾ ਪਹਿਲਾਂ ਉਹ ਆਪਦੇ ਕਰਦੇ ਆ ਪੁਰਾਣੇ ਨੁਸਖੇ ਵਰਤਦੇ ਆ ਕਦੇ ਕੁੱਝ ਦੇਤਾ ਕਦੇ ਕੁੱਝ ਦੇਤਾ

ਫੇਰ ਕਹਿੰਦੇ ਆ ਨਹੀਂ mummy ਅਸੀਂ ਕਹਿੰਨੇ ਹਾ ਇਹਨੂੰ ਦਵਾਈ ਤਾਂ ਦਿਵਾਂਦੇ ਆ ਦਵਾਈ ਡਾਕਟਰ ਕੋਲ ਲੈਕੇ ਜਾਈਏ ਡਾਕਟਰ ਕੋਲ ਲੈਕੇ ਜਾਈਏ ਫਿਰ ਕਹਿੰਦੇ ਹੈ ਜੀ

ਲੈਜੋ ਤੁਸੀਂ ਨਹੀ ਰਹਿੰਦੇ

ਹਾਂਜੀ ਬਿਲਕੁਲ ਐਵੇਂ ਆਪਦੇ ਦੇ ਕੋਲ ਕੋਲ ਰੱਖਿਆ ਛੇ ਮਹੀਨੇ ਦੇ ਵਿੱਚ ਇਹਨੂੰ ਗੁਡੀਆ ਨੂੰ ਫ਼ਿਰ ਐਵੇ ਹੋਇਆ ਸੀ ਮਤਲਬ ਹੁਣ ਦੱਸ ਕ ਦਿਨ ਹੋਏ ਸੀਗੇ maternity leave ਦੇ ਵਿੱਚ ਚੱਲ ਰਿਹੇ ਸੀ ਜਦੋ ਦੱਸ ਦਿਨ ਹੁਣ ਸਕੂਲ ਜਾਣਾ ਹੈਗਾ ਉਹਦੇ ਵਿੱਚ ਐਵੇ ਥੋੜਾ ਥੋੜਾ ਉਹਨੂੰ ਦੂਰ ਰੱਖਣਾ ਸ਼ੁਰੂ ਕੀਤਾ ਕੀ ਸ਼ਾਇਦ ਆਪਣੇ

feel ਹੋਇਆ ਹੋਉਗਾ ਜਦੋਂ ਦੂਰ ਦੂਰ ਕਰਨਾ ਸ਼ੁਰੂ ਕਰਤਾ ਹੋਣਾ ਤਾਂ ਹਾਂਜੀ ਐਵੇ ਸੀਗਾ ਕੀ ਸਕੂਲ ਦਾ time ਨੇੜੇ ਆ ਰਿਹਾ ਹੈ ਹੇਗਾ ਮੇਰੀ Maternity leave ਜਿਹੜੀ ਪ੍ਰ੍ਸਤੁਤਾ ਛੁੱਟੀ ਹੈ ਪੂਰੀ ਹੋਣ ਜਾ ਰਹੀ ਹੈ ਇੱਕ ਮਹੀਨੇ ਪਹਿਲਾ ਹੀ tension ਸ਼ੁਰੂ ਹੋ ਗਈ ਸੀਗੀ ਕੀ ਹਾਂ ਵੀ ਹੁਣ

ਪੈਣਾ ਹੁਣ ਇਹਨੂੰ ਦੂਰ ਕਰਨਾ ਪੈਣਾ ਆਪਣੇ ਤੋਂ ਇਸ ਲਈ ਹੁਣੀ ਥੋੜੀ ਥੋੜੀ ਆਦਤ ਪਾਉ ਸਾਰੇ ਜਾਣੇ ਕਹਿ ਰਹੇ ਸੀ ਕੋਸ਼ਿਸ ਕਰਿਆ ਕਰੋ ਆਪਣੇ ਕੋਲੋਂ ਤਾ ਕੀ ਇਹ ਹੈਗੀ ਏ ਮਤਲਬ ਥੋੜਾ ਜਾ ਦੂਰ ਰਹਿਣਾ ਸ਼ੁਰੂ ਕਰੂਗੀ ਤਾ ਫ਼ਿਰ ਤੁਸੀਂ ਸੋਖ਼ੇ ਰਹੋਗੇ

ਤੇ ਫ਼ਿਰ ਚੋਵੀ ਅਰਸੇ ਧਿਆਨ ਆਉਦਾ ਰਹਿੰਦਾ ਏ ਬੱਚੇ ਦਾ

ਸਾਰੇ ਹੀ ਘਰ ਸਾਡਾ ਪਰਿਵਾਰ ਹੈ ਮਤਲਬ ਇੱਕਠੇ ਹੀ ਹਾਂ ਅਸੀਂ ਸਾਰੇ ਤੇ ਵਧੀਆ ਇਹਨੂੰ

ਹੁਣ join ਕੀਤਾ ਤੇ ਮੈਨੂੰ ਇੰਨਾ ਔਖਾ ਲੱਗੇ ਵੀ ਮੈਂ ਹਾਏ ਮੈਂ ਇੱਕਲੀ ਕਿਵੇਂ ਸਾਭੁਂਗੀ ਇਹਨੂੰ

ਤਾਂ ਨੀ ਕਰੂਗੀ ਸੁਬਹ ਇਹਨਾ ਦੇ ਪਿੱਛੇ ਆਪਾਂ ਨੂੰ ਜਲਦੀ ਉੱਠਣਾ ਪੈਂਦਾ ਹੈਗਾ

ਤੇ ਐਜਾ ਐਜਾ ਹੈਗਾ ਹੈ ਕੀ ਮਤਲਬ ਉਹ feeling ਹੈਗੀ ਹੈ ਉਹਨੂੰ ਆਪਾਂ ਜਾਹਿਰ ਨਹੀਂ ਕਰ ਸਕਦੇ ਜਦੋ ਆਪਣੇ

ਉਹ ਕਹਿੰਦੇ ਸੀ ਜਦੋਂ ਤੁਸੀਂ ਆਪ ਮਾਂ ਬਣੋਗੀਆ ਨਾ ਉਦੋਂ ਤੁਹਾਨੂੰ ਪਤਾ ਲੱਗੂਗਾ

first ਵਾਰੀ mamma ਬਣੀ ਹਾਂ ਤਾਂ ਆਹ ਹੁਣ ਦਿੱਖਦਾ ਹੈ ਕੀ ਹਾਂ ਵੀ ਅਸਲੀ ਮਾਂ ਕੀ ਹੁੰਦੀ ਹੈ ਇਹ ਹੁਣ ਪਤਾ

ਸੀ ਨਾ ਹੁਣ ਇਹ second ਹੈਗਾ ਹੈ ਮੇਰਾ baby ਤੇ

ਛੇ ਮਹੀਨੇ ਇਹਦੇ ਨਾਲ ਵੀ ਬਹੁਤ ਵਧੀਆ ਲੰਗੇ ਆ ਤੇ ਉਦੋਂ ਉਹ first ਮਤਲਬ ਸਵਾ ਮਹੀਨੇ ਦਾ ਸੀ ਜਦੋਂ ਮੈਂਨੁੰ job ਮਿਲੀ ਹੈ ਆਪਣੇ beauty ਵਾਲੀ

ਦੇਖੋ ਉਹਨੂੰ ਤਾਂ ਸਵਾ ਮਹੀਨੇ ਦਾ ਹੀ ਛੱਡ ਕੇ ਜਾਣ ਲੱਗ ਗਈ ਸੀ ਤੇ ਇਹ

ਮਹੀਨੇ ਦੀ ਹੋ ਗਈ ਏ ਤਾ ਵੀ ਨਹੀ ਛੱਡ ਆਇਆ ਗਿਆ ਵੀ ਇਹਨੂੰ ਘਰੇ ਛੱਡ ਦਾ

ਆਪਾ ਖੁਦ ਇੱਕ ਬੇਟੀ ਹੈਗੇਆ ਹਾਂ ਤੇ ਹੁਣ ਆਪਾ ਇਹਨਾ ਨੂੰ ਬਿਲਕੁਲ ਹੀ ਨਹੀ ਅਲੱਗ ਕਰ ਸਕਦੇ ਆਪਣੇ ਤੋ

ਆਪਣੀ ਨਜ਼ਰਾਂ ਤੋਂ ਦੂਰ ਕਰੀਏ ਇਹਨਾ ਨੂੰ ਹਾਂਜੀ

ਨਹੀਂ ਕਰ ਪਾਂਦੇ ਘਰ ਜਾਣੇ ਹਾਂ ਉਦੋਂ ਵੀ ਇਹ ਹੈ ਕੀ ਜਿਆਦਾ ਤੋਂ ਜਿਆਦਾ time ਦੇਦੀਏ ਪਰ ਆਪਣਾ ਸਾਰਾ time ਐਵੇਂ ਹੀ ਨਿੱਕਲ ਜਾਂਦਾ ਹੈ ਕੰਮਾ ਕਾਰਾ ਚ ਰਾਤ ਨੂੰ ਬੱਚਾ

ਹੈ ਬੱਸ ਉਸ time ਫ਼ਿਰ ਬੱਸ ਓਹੀ time ਹੁੰਦਾ ਹੈ ਆਪਣੇ ਕੋਲ ਕੀ ਆਪਾ ਥੋੜਾ time ਦੇ ਪਾਈਏ ਪਰ

ਆਪਾਂ ਦੁੱਧ ਪਿਲਾਉਣੇ ਆਂ ਹੋਰ ਸਾਰਾ ਦਿਨ mother ਹੋਰ ਆਪਣੇ ਮਾਤਾ ਜੀ ਹੈਗੇ ਨੇ ਜਿਹੜੇ ਆਪਣੇ ਸਾਸੂਮਾਂ ਹੈਗੇ ਨੇ

ਫ਼ਿਰ ਬੱਚੇ ਦੀ care ਨਹੀ ਹੋ ਪਾਦੀ ਉਸ time ਦੇ ਵਿੱਚ

ਕਰ ਪਾਈਏ ਉਹਨਾ ਦੀ ਹਾਂਜੀ ਉਦੋਂ ਆਪਣੀ care ਨਹੀਂ ਹੋ ਪਾਂਦੀ ਫ਼ਿਰ ਆਪਾ ਨੂੰ ਇਹ ਹੁੰਦਾ ਹੈ ਕੀ ਹਾਏ ਕਾਸ਼ ਆਪਾਂ ਇਹਨੂੰ ਪਰ ਖਾਣਾ ਘਰ ਦਾ ਹੀ ਅੱਛਾ ਲੱਗਦਾ ਹੈ ਉਹਨੂੰ ਕਿਹਦੀ ਮਾਂ ਹੁਣ ਕੰਮ ਵਾਲੀਆ ਨਾਲ ਦੇ ਉਹਦੇ ਕਰ ਕੇ ਵੀ ਨਹੀਂ ਆਪਾਂ ਰੋਕ ਸਕਦੇ ਕੀ ਆਪਣੇ ਬੱਚੇ ਨੂੰ ਖੁੱਦ ਬਣਾਕੇ ਆਪਣੇ ਹੱਥਾ ਨਾਲ ਖਵਾਈਏ

ਹਾਂਜੀ ਹਾਂਜੀ ਆਪਦੇ ਹੱਥਾਂ ਨਾਲ

ਹਾਂਜੀ ਬਿਲਕੁਲ ਸਰਦੀ ਦੇ ਕੱਪੜਿਆ ਦਾ ਉਹਨਾ ਨੂੰ ਜੁਰਾਬਾ ਪਵਾਦੋ ਏਵੇਂ ਕਿਤੇ ਠੰਡ ਹੀ ਨਾ ਲੱਗ ਜੇ room ਚ ਐਵੇ ਬਾਹਰ ਨਹੀ ਕੱਢਣਾ ਐਵੇ ਬਹਾਰ ਨਹੀ ਕੱਢਣਾ ਦਾਦੀਆ ਐਵੇ ਕਹਿੰਦੀਆਂ ਤੁਸੀਂ ਤਾਂ ਜਿਆਦਾ care ਕਰਦੇ ਓ ਤੁਸੀਂ ਤਾਂ ਏਵੇਂ ਕਹਿੰਦੇ

ਅਸੀਂ ਆਪਦੇ ਬੱਚੇ ਨਹੀਂ ਪਾਲੇ ਤੁਹਾਨੂੰ ਜ਼ਿਆਦਾ ਪਤਾ ਹੈ ਇਹੀ ਹੀ ਕਹਿੰਦੇ ਹੈ

ਤੁਹਾਨੂੰ ਜਿਆਦਾ ਪਤਾ ਹੈਗਾ ਅਸੀਂ ਵੀ ਤਾਂ ਬੱਚੇ ਪਾਲੇ ਏ ਆਪਣੇ ਕਿਵੇਂ ਪਾਲੇ ਏ

ਤੇ ਤੁਹਾਡੇ ਬੱਚੇ ਨੂੰ ਥੋੜੀ ਜਿਹੀ ਹਵਾ ਲੱਗ ਜੇ ਨਾਲ ਦੀ ਨਾਲ ਤਾਂ ਬੀਮਾਰ ਹੋ ਜਾਂਦੇ ਨੇ

ਪਹਿਲਾਂ ਸੀਗਾ ਸਗੋ ਬੱਚਿਆ ਦੀ ਥੋੜੀ care ਕਰਦੇ ਸੀ ਬੱਚੇ ਘੱਟ ਬੀਮਾਰ ਹੁੰਦੇ ਸੀ ਹੁਣ ਆਪਾ ਜਿਆਦਾ ਕਰਦੇ ਹਾ ਛੇ ਮਹੀਨੇ ਤਾ ਦੇਖੋ ਹੁਣ ਆਪਾ ਨੂੰ ਛੁੱਟੀਆ ਸੀਗੀਆਂ ਛੇ ਮਹੀਨੇ ਦੇ ਇਹਨਾ ਨੂੰ ਅੰਦਰੋ

ਹਾਂਜੀ ਬਿਲਕੁਲ ਬਾਹਰ ਨਹੀਂ ਕੱਢਿਆ ਪਰ

ਜ਼ੁਕਾਮ ਨਾ ਹੋ ਜਾਨ ਕਿਤੇ ਬਿਲਕੁਲ ਬਾਹਰ ਨਹੀਂ ਕੱਢਿਆ ਉਹਨਾ ਨੂੰ ਜਿਵੇਂ ਥੋੜੀ ਜਿਹੀ ਹਵਾ ਲੱਗ ਗਈ

ਹਾਂ ਬੀਮਾਰ ਹੋਣਗੇ ਜਿਵੇਂ ਹੀ ਥੋੜਾ ਜਾ ਬਾਹਰ ਕੱਢਦੇ ਉਹਨੂੰ ਪਸੀਨਾ ਆਉਦਾ ਹੈਂ ਹਵਾ ਲੱਗ ਜਾਂਦੀ ਹੈਂ ਥੋੜੀ ਜੀ ਤਾਂ ਮਿੰਟ ਚ ਬੀਮਾਰ ਹੋ ਜਾਂਦੀ ਹੈਂ ਸਿਰ ਤੇ ਹਵਾ ਲੱਗ ਗਈ ਤਾ ਬੀਮਾਰ ਹੋ ਜਾਏਗੀ ਮਿੰਟ ਤੇ

ਸ਼ਹਿਰ ਦੇ ਰਹਿਣ ਵਾਲੇ ਹੋ ਹਨਾ ਤੇ ਅਸੀਂ ਜਿਵੇਂ

ਦੇ ਰਹਿਣ ਵਾਲੇ ਹਾਂ ਆਪਣਾ ਅਲੱਗ ਅਲੱਗ ਹੀ ਹੈਂ ਹਨਾ ਤੁਸੀਂ ਦੇਖੋ ਛੇ ਮਹੀਨੇ ਆਪਦੀ ਬੇਟੀ ਦਾ ਹਰੇਕ month ਹੇਣਾ one month ਦੀ ਹੋਗੀ two month

ਬਹੁਤ ਚੰਗਾ ਰਿਹਾ ਇਹ experience ਆਪਣਾ ਤੇ

ਵਧਿਆ ਛੁੱਟੀਆ ਗਈਆ ਹੁਣ ਬੇਟੀ ਵੀ ਵੱਡੀ

ਹਾਂਜੀ ਉਹਦਾ ਖ਼ਿਆਲ ਰੱਖਣਾ ਠੀਕ ਹੈ ਧੰਨਵਾਦ ਮੈਮ ਹਾਂਜੀ ਹਾਂਜੀ ਧੰਨਵਾਦ thank you

ਹਾਂਜੀ ਸਤਿ ਸ਼੍ਰੀ ਅਕਾਲ ਜ਼ੀ ਜ਼ੀ ਮੈ ਰਾਕੇਸ ਸਹਿਗੱਲ ਬੋਲ ਰਿਹਾ ਸੀ ਇੱਕ ਮੈ ਤੁਹਾਡੇ ਕੋਲੋ ਇੱਕ ਪਾਰ੍ਸ਼ਾਲ ਮੰਗਿਆ ਸੀਗਾ ਤੇ ਉਹਦੇ ਚ

ਕੁੱਝ ਵੀ ਲੱਗ ਰਹੇ ਹੈਗੇ ਏ ਕੁੱਛ ਪੁਰਾਣਾ ਵੀ ਲੱਗ ਰਿਹਾ ਮੈ ਕਿਸੇ ਨੂੰ gift ਕਰਨਾ ਸੀ birthday ਦਾ

okay okay okay ਠੀਕ ਏ uncle ਮੈ ਇਸ ਚੀਜ ਦੀ ਆਹ ਕੰਪਨੀ ਵੱਲੋ ਮਾਫ਼ੀ ਮੰਗਦੀ ਹਾਂ ਕਿ ਤੁਹਾਨੂੰ ਜੋ bag hand bag ਮੰਗਵਾਇਆ ਸੀ ਉਹਦੇ ਵਿੱਚ problem ਆਈ ਏ

ਮੈ ਚਾਹੁੰਦਾ ਹਾਂ ਕਿ ਹੁਣ birthday ਤਾਂ ਨਿੱਕਲ ਗਿਆ ਹੁਣ ਵਾਪਿਸ ਕਰ ਦਿੱਤਾ ਜਾਵੇ ਏਹ ਚਾਹੁੰਦਾ ਮੈ ਬੜੇ ਮਨ ਨਾਲ ਮੰਗਵਾਇਆ ਸੀਗਾ ਵੀ ਚਲੋ birthday ਤੇ gift ਕਰਾਗਾ

ਕੋਈ ਗੱਲ ਨਹੀਂ uncle ਕਿਆ ਤੁਸੀਂ ਮੈਨੂੰ ਉਸ product ਦਾ ਆਹ code ਦੱਸ ਸਕਦੇ ਹੋ product code ਦੱਸ ਸਕਦੇ ਹੋ ਤਾਂ ਕਿ ਮੈ ਤੁਹਾਡੀ complaint raise ਕਰ ਦਵਾ ਔਰ ਤੁਹਾਡਾ product return ਵਾਸਤੇ ਪਾ ਦਵਾ ਮੈ ਤੁਹਾਡੇ whats app ਭੇਜਦਾ ਦਾ ਪਇਆ ਉਹ ਨੰਬਰ ਤੁਸੀਂ ਉਹਨੂੰ check ਕਰਲੋ ਅਹ uncle ਅਗਰ ਤੁਸੀਂ ਮੈਨੂੰ ਬੋਲ ਦੋਵੇਗੇ ਕਿਉਕੀ ਮੇਰਾ ਕੋਈ whats app ਨੰਬਰ ਨਹੀਂ ਹੁੰਦਾ ਅਸੀਂ customer care ਤੇ ਹੈਗੇ ਏ ਤੇ ਸਾਡਾ ਕੋਈ particular ਨੰਬਰ ਨਹੀਂ ਚੱਲਦਾ ਏ ਤੁਸੀਂ ਮੈਨੂੰ ਅਹ ਹੁਣੇ ਬੋਲ ਦੋ ਨੰਬਰ ਮੈ ਤਾਂ ਕਿ ਉਸ ਦੀ complaint create ਕਰ ਸਕਾ zero one seven eight

uncle ਮੈ ਇਸ ਨੰਬਰ ਦੇ ਤੁਹਾਡੀ complaint create ਕਰ ਦੀ ਏ ਔਰ ਏਹ ਜੋ complaint create ਕੀਤੀ ਏ ਏਹ complaint ਨਾ ਜੋ ਨੰਬਰ ਉਹ ਤੁਹਾਡੇ contact ਨੰਬਰ ਦੇ ਉਤੇ massage ਆ ਜੇਗਾ ਔਰ ਤੁਹਾਡੇ ਕੋਲ ਇੱਕ ਦੋ ਦਿਨ ਦੇ ਅੰਦਰ delivery boy ਆਏਗਾ ਔਰ ਏਹ product ਲੈਲੇਗਾ

ਚਲੋ ਧੰਨਵਾਦ ਜ਼ੀ ਅਹ ਕਿਆ ਮੈ ਤੁਹਾਡੀ ਹੋਰ ਕੋਈ ਮਦਦ ਕਰ ਸਕਦੀ ਹਾਂ ਜ਼ੀ ਮੈ ਬੱਸ ਜ਼ੀ ਤੁਹਾਡੇ ਕੋਲ product ਜ਼ੇ ਮੰਗਾਦਾ ਤੇ ਉਹ ਬੱਸ ਠੀਕ ਆਨੇ ਚਾਹੀਦੇ ਏ ਇਸ quality ਦੇ ਚਹੀਦੇ ਹੈਗੇ ਏ ਜੋ ਤੁਸੀਂ ਦਿਖਦੇ ਵੇ show ਕਰਦੇ ਹੋ

ਉਹਦੇ ਚ ਕੁੱਝ ਵੀ ਕਮੀ ਆਂ ਜਾਂਦੀ ਏ ਫ਼ੇਰ ਅੱਛਾ ਨਹੀਂ ਲੱਗਦਾ ਅਹ uncle ਮੈ ਜਾਨਣਾ ਚਾਹੁੰਦੀ ਹਾਂ ਕਿ ਤੁਸੀਂ ਸਾਡੀ ਕੰਪਨੀ ਤੋ ਕਿਥਣੀ ਵਾਰ ਹੁਣ ਤੱਕ product ਮੰਗਵਾ ਚੁੱਕੇ ਹੋ ਮੈ ਤੇ ਮਹੀਨੇ ਚ ਦੋ ਤਿੰਨ ਮੰਗਵਾਦਾ ਰਹਿੰਦਾ product

uncle ਜਦੋ ਤੁਸੀਂ ਮੰਗਵਾਦੇ ਹੋ ਕਿਆ ਇਸ ਤਰਾ ਦੀ problem ਹਮੇਸਾ ਰਹੀ ਏ ਤੁਹਾਡੇ ਨਾਲ ਨਹੀਂ ਪਹਿਲੀ ਵਾਰ ਆਈ ਹੈਗੀ ਅੱਗੇ ਤੇ ਕੋਈ ਅਜਿਹੀ ਨਹੀਂ ਰਹੀ ਹੈਗੀ ਏ ਪਹਿਲੀ ਵਾਰੀ ਏ ਮੈਨੂੰ product ਤੁਹਾਡਾ dispatch ਵਾਲਾ ਮਿਲਿਆ ਤੇ ਪੁਰਾਣਾ ਜੇਹਾ ਲੱਗ ਰਿਹਾ

ਔਰ ਅਗਿਓ ਦੀ ਏਸ ਚੀਜ ਦਾ ਮੈ ਅਸੀਂ ਸਾਡੀ ਕੰਪਨੀ ਪੂਰਾ ਧਿਆਨ ਰੱਖ਼ੇ ਗਈ ਕਿ ਕਿਸੇ ਵੀ customer ਕੋਲ ਕੋਈ ਵੀ product ਇਸ ਤਰਾ ਦਾ ਨਾ ਜਾਹੇ ਕਿ ਉਸ ਨੂੰ ਉਹ return ਕਰਨਾ ਪਹੇ ਕੋਈ ਚੀਜ ਅਗਰ ਟੁੱਟ ਜਾਂਦੀ ਏ ਜਾਂ ਫ਼ਿਰ ਆਹ change ਕੁੱਛ problem ਹੁੰਦੀ ਏ ਤੇ ਉਹ ਅਲੱਗ ਗੱਲ ਹੈਗੀ ਏ but ਏਸ ਤਰਾ ਦਾ ਅਗਿਓ ਤੋ ਤੁਹਾਡੇ ਕੋਲ ਕੋਈ product ਨਾ ਆਵੇ ਕਿ ਜਿਹਦੇ ਵਿੱਚ ਕੋਈ ਹੋਣ ਯਾ ਕੋਈ ਉਹ ਪੁਰਾਣਾ ਲੱਗ ਰਿਹਾ ਹੋਵੇ ਸਾਡੀ ਕੰਪਨੀ ਇਸ ਚੀਜ ਦਾ ਅਗਿਓ ਦੀ ਪੂਰਾ ਧਿਆਨ ਰੱਖ਼ੇ ਗਈ ਔਰ ਤੁਹਾਡੇ ਇਸ product ਵਾਸਤੇ ਔਰ ਇਸ problem ਵਾਸਤੇ ਮੈ ਤੁਹਾਡੇ ਕੋਲ ਮਾਫ਼ੀ ਮੰਗਦੀ ਹਾਂ ਤੇ ਅਗਿਓ ਦੀ ਪੂਰਾ ਧਿਆਨ ਰੱਖਿਆ ਜਾਏਗਾ ਔਰ

ਮੈ ਤੇ ਘਰ ਨਹੀਂ ਸੀਗਾ ਤੇ ਪਿਛੋ ਦੇ ਗਿਆ ਸੀ ਤੁਹਾਡਾ delivery boy ਮੈ ਉਹਨੂੰ check ਨਹੀਂ ਕੀਤਾ ਬਾਅਦ ਵਿੱਚ ਆਇਆ ਤੇ check ਕੀਤਾ ਤੇ defect ਮੈਨੂੰ ਦਿਖਾਈ ਦਿੱਤਾ ਤਾਂ ਤੁਹਾਨੂੰ ਫ਼ੋਨ ਕੀਤਾ ਸੀ ਮੈ ਕੋਈ problem ਨਹੀਂ uncle ਤੁਸੀਂ ਕਿਸੀ ਵੀ time ਫੋਨ ਕਰ ਸਕਦੇ ਹੋ ਕਿਸੀ ਵੀ problem ਨੂੰ ਲੈਕੇ ਫੋਨ ਕਰ ਸਕਦੇ ਹੋ ਅਸੀਂ ਤੁਹਾਡੀ problem ਨੂੰ solve ਕਰਨ ਵਾਸਤੇ ਹੀ ਬੈਠੇ ਹਾਂ ਇਥੇ

ਹਾਂਜੀ uncle ਬੋਲੀਏ ਜ਼ੀ ਮੈ ਤੁਹਾਨੂੰ ਮੈ ਤੁਹਾਨੂੰ ਕਹਿ ਰਿਹਾ ਸੀਗਾ